ਮੇਰੇ ਪਿਆਰੇ ਦੇਸ਼ ਵਾਸੀਓ ਤੁਹਾਨੂੰ ਸਾਰਿਆਂ ਨੂੰ ਨਮਸਕਾਰ 31 ਅਕਤੂਬਰ ਸਾਡੇ ਸਭ ਦੇ ਪਿਆਰੇ ਵੱਲਭ ਭਾਈ ਪਟੇਲ ਦੀ ਜਯੰਤੀ ਅਤੇ ਹਰ ਸਾਲ ਦੀ ਤਰ੍ਹਾਂ ਰਨ ਫੋਰ ਯੂਨਿਟੀ ਦੇਸ਼ ਦਾ ਜਵਾਨ ਏਕਤਾ ਦੇ ਲਈ ਦੌੜਨ ਨੂੰ ਤਿਆਰ ਹੋ ਗਿਆ ਹੈ ਹੁਣ ਤਾਂ ਮੌਸਮ ਵੀ ਬਹੁਤ ਸੁਹਾਵਣਾ ਹੁੰਦਾ ਹੈ ਇਹ ਰਨ ਫੋਰ ਯੂਨਿਟੀ ਲਈ ਜੋਸ਼ ਨੂੰ ਹੋਰ ਵਧਾਉਣ ਵਾਲਾ ਹੈ ਮੇਰੀ ਅਪੀਲ ਹੈ ਕਿ ਤੁਸੀਂ ਸਭ ਬਹੁਤ ਵੱਡੀ ਗਿਣਤੀ ਵਿੱਚ ਏਕਤਾ ਦੀ ਇਸ ਦੌੜ ਚ ਰਨ ਫੋਰ ਯੂਨਿਟੀ ਵਿੱਚ ਜ਼ਰੂਰ ਭਾਗ ਲਵੋ ਅਜ਼ਾਦੀ ਤੋਂ ਲਗਭਗ ਸਾਢੇ ਛੇ ਮਹੀਨੇ ਪਹਿਲਾਂ 27 ਜਨਵਰੀ 1947 ਨੂੰ ਵਿਸ਼ਵ ਦੀ ਪ੍ਰਸਿੱਧ ਇੰਟਰਨੈਸ਼ਨਲ ਮੈਗਜ਼ੀਨ ਟਾਈਮ ਮੈਗਜ਼ੀਨ ਨੇ ਜੋ ਅੰਕ ਪ੍ਰਕਾਸ਼ਿਤ ਕੀਤਾ ਸੀ ਉਸ ਦੇ ਕਵਰ ਪੇਜ ਤੇ ਸ
ਪਟੇਲ ਦੀ ਫੋਟੋ ਲਗਾਈ ਸੀ ਆਪਣੀ ਲੀਡ ਸਟੋਰੀ ਵਿੱਚ ਉਨ੍ਹਾਂ ਨੇ ਭਾਰਤ ਦਾ ਇੱਕ ਨਕਸ਼ਾ ਦਿੱਤਾ ਸੀ ਅਤੇ ਇਹ ਇਹੋ ਜਿਹਾ ਨਕਸ਼ਾ ਨਹੀਂ ਸੀ ਜਿਹੋ ਜਿਹਾ ਅਸੀਂ ਅੱਜ ਵੇਖਦੇ ਹਾਂ ਇਹ ਇੱਕ ਅਜਿਹੇ ਭਾਰਤ ਦਾ ਨਕਸ਼ਾ ਸੀ ਜੋ ਕਈ ਭਾਗਾਂ ਵਿੱਚ ਵੰਡਿਆ ਹੋਇਆ ਸੀ ਉਦੋਂ 550 ਨਾਲੋਂ ਜ਼ਿਆਦਾ ਦੇਸੀ ਰਿਆਸਤਾਂ ਸਨ ਭਾਰਤ ਨੂੰ ਲੈਕੇ ਅੰਗਰੇਜ਼ਾਂ ਦੀ ਦਿਲਚਸਪੀ ਖ਼ਤਮ ਹੋ ਚੁੱਕੀ ਸੀ ਪ੍ਰੰਤੂ ਉਹ ਇਸ ਦੇਸ਼ ਨੂੰ ਟੁਕੜੇਟੁਕੜੇ ਕਰਕੇ ਛੱਡਣਾ ਚਾਹੁੰਦੇ ਸਨ ਟਾਈਮ ਮੈਗਜ਼ੀਨ ਨੇ ਲਿਖਿਆ ਸੀ ਕਿ ਭਾਰਤ ਤੇ ਬਟਵਾਰੇ ਹਿੰਸਾ ਅਨਾਜ ਸੰਕਟ ਮਹਿੰਗਾਈ ਅਤੇ ਸੱਤਾ ਦੀ ਰਾਜਨੀਤੀ ਵਰਗੇ ਖ਼ਤਰੇ ਮੰਡਰਾ ਰਹੇ ਸਨ ਅੱਗੇ ਟਾਈਮ ਮੈਗਜ਼ੀਨ ਲਿਖਦਾ ਹੈ ਕਿ ਇਸ ਸਭ ਦੇ ਦਰਮਿਆਨ ਦੇਸ਼ ਨੂੰ ਏਕਤਾ ਦੇ ਸੂਤਰ ਵਿੱਚ ਪਰੋਣ ਅਤੇ ਜ਼ਖ਼ਮਾਂ ਨੂੰ ਭਰਨ ਦੀ ਸਮਰੱਥਾ ਜੇਕਰ ਕਿਸੇ ਵਿੱਚ ਹੈ ਤਾਂ ਉਹ ਹੈ ਸ
ਵੱਲਭ ਭਾਈ ਪਟੇਲ ਟਾਈਮ ਮੈਗਜ਼ੀਨ ਦੀ ਸਟੋਰੀ ਲੋਹਪੁਰਸ਼ ਦੇ ਜੀਵਨ ਦੇ ਦੂਜੇ ਪੱਖਾਂ ਨੂੰ ਵੀ ਦਰਸਾਉਦੀ ਹੈ ਕਿਵੇਂ ਉਨ੍ਹਾਂ ਨੇ 1920 ਦੇ ਦਹਾਕੇ ਵਿੱਚ ਅਹਿਮਦਾਬਾਦ ਚ ਆਏ ਹੜ੍ਹਾਂ ਨੂੰ ਲੈਕੇ ਰਾਹਤ ਕੰਮਾਂ ਦਾ ਬੰਦੋਬਸਤ ਕੀਤਾ ਕਿਵੇਂ ਉਨ੍ਹਾਂ ਨੇ ਬਾਰਡੋਲੀ ਦੇ ਸੱਤਿਆਗ੍ਰਹਿ ਨੂੰ ਦਿਸ਼ਾ ਦਿੱਤੀ ਦੇਸ਼ ਲਈ ਉਨ੍ਹਾਂ ਦੀ ਇਮਾਨਦਾਰੀ ਅਤੇ ਪ੍ਰਤੀਬੱਧਤਾ ਅਜਿਹੀ ਸੀ ਕਿ ਕਿਸਾਨ ਮਜ਼ਦੂਰ ਤੋਂ ਲੈਕੇ ਉਦਯੋਗਪਤੀ ਤੱਕ ਸਭ ਉਨ੍ਹਾਂ ਤੇ ਭਰੋਸਾ ਕਰਦੇ ਸਨ ਗਾਂਧੀ ਜੀ ਨੇ ਸ
ਪਟੇਲ ਨੂੰ ਕਿਹਾ ਕਿ ਰਾਜਾਂ ਦੀਆਂ ਸਮੱਸਿਆਵਾਂ ਇੰਨੀਆਂ ਵਿਸ਼ਾਲ ਹਨ ਕਿ ਕੇਵਲ ਤੁਸੀਂ ਹੀ ਇਨਾਂ ਦਾ ਹੱਲ ਕੱਢ ਸਕਦੇ ਹੋ ਅਤੇ ਸ
ਪਟੇਲ ਨੇ ਇੱਕਇੱਕ ਕਰਕੇ ਹੱਲ ਕੱਢਿਆ ਅਤੇ ਦੇਸ਼ ਨੂੰ ਏਕਤਾ ਦੇ ਸੂਤਰ ਵਿੱਚ ਪਰੋਣ ਦੇ ਅਸੰਭਵ ਕਾਰਜ ਨੂੰ ਪੂਰਾ ਕਰ ਵਿਖਾਇਆ ਉਨ੍ਹਾਂ ਨੇ ਸਾਰੀਆਂ ਰਿਆਸਤਾਂ ਦਾ ਭਾਰਤ ਵਿੱਚ ਮੇਲ ਕਰਵਾਇਆ ਚਾਹੇ ਜੂਨਾਗੜ੍ਹ ਹੋਵੇ ਜਾਂ ਹੈਦਰਾਬਾਦ ਤਰਾਵਣਕੋਰ ਹੋਵੇ ਜਾਂ ਫਿਰ ਰਾਜਸਥਾਨ ਦੀਆਂ ਰਿਆਸਤਾਂ ਉਹ ਸ
ਪਟੇਲ ਹੀ ਸਨ ਜਿਨ੍ਹਾਂ ਦੀ ਸੂਝਬੂਝ ਅਤੇ ਰਣਨੀਤਿਕ ਹੁਨਰ ਨਾਲ ਅੱਜ ਅਸੀਂ ਇੱਕ ਹਿੰਦੁਸਤਾਨ ਦੇਖ ਪਾ ਰਹੇ ਹਾਂ ਏਕਤਾ ਦੇ ਬੰਧਨ ਵਿੱਚ ਬੱਝੇ ਇਸ ਰਾਸ਼ਟਰ ਨੂੰ ਸਾਡੀ ਭਾਰਤ ਮਾਂ ਨੂੰ ਵੇਖ ਕੇ ਅਸੀਂ ਸੁਭਾਵਿਕ ਰੂਪ ਨਾਲ ਸ
ਵੱਲਭ ਭਾਈ ਪਟੇਲ ਨੂੰ ਮੁੜ ਯਾਦ ਕਰਦੇ ਹਾਂ ਇਸ 31 ਅਕਤੂਬਰ ਨੂੰ ਸ
ਪਟੇਲ ਦੀ ਜਯੰਤੀ ਤਾਂ ਹੋਰ ਵੀ ਵਿਸ਼ੇਸ਼ ਹੋਵੇਗੀ ਇਸ ਦਿਨ ਸ
ਪਟੇਲ ਨੂੰ ਸੱਚੀ ਸ਼ਰਧਾਂਜਲੀ ਦਿੰਦੇ ਹੋਏ ਅਸੀਂ ਸਟੈਚੂ ਓਐਫ ਯੂਨਿਟੀ ਰਾਸ਼ਟਰ ਨੂੰ ਸਮਰਪਿਤ ਕਰਾਂਗੇ ਗੁਜਰਾਤ ਵਿੱਚ ਨਰਮਦਾ ਨਦੀ ਦੇ ਤੱਟ ਤੇ ਸਥਾਪਿਤ ਇਸ ਪ੍ਰਤਿਮਾ ਦੀ ਉਚਾਈ ਅਮਰੀਕਾ ਦੇ ਸਟੈਚੂ ਓਐਫ ਲਿਬਰਟੀ ਤੋਂ ਦੋਗੁਣੀ ਹੈ ਇਹ ਸੰਸਾਰ ਦੀ ਸਭ ਤੋਂ ਉੱਚੀ ਅਸਮਾਨ ਛੂਹੰਦੀ ਪ੍ਰਤਿਮਾ ਹੈ ਹਰ ਭਾਰਤੀ ਇਸ ਗੱਲ ਤੇ ਹੁਣ ਮਾਣ ਕਰ ਸਕੇਗਾ ਕਿ ਦੁਨੀਆ ਦੀ ਸਭ ਤੋਂ ਉੱਚੀ ਪ੍ਰਤਿਮਾ ਭਾਰਤ ਦੀ ਧਰਤੀ ਤੇ ਹੈ ਉਹ ਸ
ਪਟੇਲ ਜੋ ਜ਼ਮੀਨ ਨਾਲ ਜੁੜੇ ਸਨ ਹੁਣ ਅਸਮਾਨ ਦੀ ਵੀ ਸ਼ੋਭਾ ਵਧਾਉਣਗੇ ਮੈਨੂੰ ਆਸ ਹੈ ਕਿ ਦੇਸ਼ ਦਾ ਹਰ ਨਾਗਰਿਕ ਮਾਂ ਭਾਰਤੀ ਦੀ ਇਸ ਮਹਾਨ ਪ੍ਰਾਪਤੀ ਨੂੰ ਲੈ ਕੇ ਵਿਸ਼ਵ ਦੇ ਸਾਹਮਣੇ ਮਾਣ ਨਾਲ ਸੀਨਾ ਤਾਣ ਕੇ ਸਿਰ ਉੱਚਾ ਕਰਕੇ ਇਸ ਦਾ ਗੁਣਗਾਣ ਕਰੇਗਾ ਅਤੇ ਸੁਭਾਵਿਕ ਹੈ ਕਿ ਹਰ ਹਿੰਦੁਸਤਾਨੀ ਨੂੰ ਸਟੈਚੂ ਓਐਫ ਯੂਨਿਟੀ ਦੇਖਣ ਦਾ ਮਨ ਕਰੇਗਾ ਅਤੇ ਮੈਨੂੰ ਵਿਸ਼ਵਾਸ ਹੈ ਕਿ ਹਿੰਦੁਸਤਾਨ ਦੇ ਹਰ ਕੋਨੇ ਤੋਂ ਲੋਕ ਹੁਣ ਇਸ ਨੂੰ ਵੀ ਆਪਣੇ ਇੱਕ ਬਹੁਤ ਹੀ ਪਿਆਰੇ ਡੈਸਟੀਨੇਸ਼ਨ ਦੇ ਰੂਪ ਵਿੱਚ ਪਸੰਦ ਕਰਨਗੇ
ਪਿਆਰੇ ਭੈਣੋਭਰਾਵੋ ਕੱਲ ਹੀ ਅਸੀਂ ਦੇਸ਼ ਵਾਸੀਆਂ ਨੇ ਇਨਫੈਂਟਰੀ ਡੇਅ ਮਨਾਇਆ ਹੈ ਮੈਂ ਉਨ੍ਹਾਂ ਸਾਰਿਆਂ ਨੂੰ ਪ੍ਰਣਾਮ ਕਰਦਾ ਹਾਂ ਜੋ ਭਾਰਤੀ ਫੌਜ ਦਾ ਹਿੱਸਾ ਹਨ ਮੈਂ ਆਪਣੇ ਸੈਨਿਕਾਂ ਦੇ ਪਰਿਵਾਰਾਂ ਨੂੰ ਵੀ ਉਨ੍ਹਾਂ ਦੇ ਹੌਸਲੇ ਲਈ ਸੈਲੂਟ ਕਰਦਾ ਹਾਂ ਲੇਕਿਨ ਕੀ ਤੁਸੀਂ ਜਾਣਦੇ ਹੋ ਕਿ ਅਸੀਂ ਸਭ ਹਿੰਦੁਸਤਾਨ ਦੇ ਨਾਗਰਿਕ ਇਹ ਇਨਫੈਂਟਰੀ ਡੇਟੀ ਕਿਉ ਮਨਾਉਂਦੇ ਹਾਂ ਇਹ ਉਹੀ ਦਿਨ ਹੈ ਜਦੋਂ ਭਾਰਤੀ ਫੌਜ ਦੇ ਜਵਾਨ ਕਸ਼ਮੀਰ ਦੀ ਧਰਤੀ ਤੇ ਉਤਰੇ ਸਨ ਅਤੇ ਘੁਸਪੈਠੀਆਂ ਤੋਂ ਘਾਟੀ ਦੀ ਰੱਖਿਆ ਕੀਤੀ ਸੀ ਇਸ ਇਤਿਹਾਸਕ ਘਟਨਾ ਦਾ ਵੀ ਸ
ਵੱਲਭ ਭਾਈ ਪਟੇਲ ਨਾਲ ਸਿੱਧਾ ਸਬੰਧ ਹੈ ਮੈਂ ਭਾਰਤ ਦੇ ਮਹਾਨ ਫੌਜੀ ਅਧਿਕਾਰੀ ਰਹੇ ਸਮ ਮਨੇਕਸ਼ਵ ਦਾ ਇੱਕ ਪੁਰਾਣਾ ਇੰਟਰਵਿਊ ਪੜ੍ਹ ਰਿਹਾ ਸੀ ਉਸ ਇੰਟਰਵਿਊ ਵਿੱਚ ਫੀਲਡ ਮਾਰਸ਼ਲ ਮਨੇਕਸ਼ਵ ਉਸ ਸਮੇਂ ਨੂੰ ਯਾਦ ਕਰ ਰਹੇ ਸਨ ਜਦੋਂ ਉਹ ਕਰਨਲ ਸਨ ਇਸ ਦੌਰਾਨ ਅਕਤੂਬਰ 1947 ਵਿੱਚ ਕਸ਼ਮੀਰ ਚ ਫੌਜੀ ਕਾਰਵਾਈ ਸ਼ੁਰੂ ਹੋਈ ਸੀ ਫੀਲਡ ਮਾਰਸ਼ਲ ਮਨੇਕਸ਼ਵ ਨੇ ਦੱਸਿਆ ਕਿ ਕਿਸ ਤਰ੍ਹਾਂ ਇੱਕ ਬੈਠਕ ਦੇ ਦੌਰਾਨ ਕਸ਼ਮੀਰ ਵਿੱਚ ਫੌਜ ਭੇਜਣ ਵਿੱਚ ਹੋ ਰਹੀ ਦੇਰੀ ਨੂੰ ਲੈਕੇ ਸਰਦਾਰ ਵੱਲਭ ਭਾਈ ਪਟੇਲ ਨਾਰਾਜ਼ ਹੋ ਗਏ ਸਨ ਸ
ਪਟੇਲ ਨੇ ਬੈਠਕ ਦੇ ਦੌਰਾਨ ਆਪਣੇ ਖ਼ਾਸ ਅੰਦਾਜ਼ ਵਿੱਚ ਉਨ੍ਹਾਂ ਵੱਲ ਵੇਖਿਆ ਅਤੇ ਕਿਹਾ ਕਿ ਕਸ਼ਮੀਰ ਵਿੱਚ ਫੌਜੀ ਕਾਰਵਾਈ ਚ ਜ਼ਰਾ ਵੀ ਦੇਰੀ ਨਹੀਂ ਹੋਣੀ ਚਾਹੀਦੀ ਅਤੇ ਛੇਤੀ ਤੋਂ ਛੇਤੀ ਇਸ ਦਾ ਹੱਲ ਕੱਢਿਆ ਜਾਵੇ ਇਸ ਤੋਂ ਬਾਅਦ ਸੈਨਾ ਦੇ ਜਵਾਨਾਂ ਨੇ ਕਸ਼ਮੀਰ ਲਈ ਉਡਾਨ ਭਰੀ ਅਤੇ ਅਸੀਂ ਵੇਖਿਆ ਕਿ ਕਿਸ ਤਰ੍ਹਾਂ ਨਾਲ ਸੈਨਾ ਨੂੰ ਸਫਲਤਾ ਮਿਲੀ 31 ਅਕਤੂਬਰ ਨੂੰ ਸਾਡੀ ਸਾਬਕਾ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਦੀ ਵੀ ਬਰਸੀ ਹੈ ਇੰਦਰਾ ਜੀ ਨੂੰ ਵੀ ਆਦਰ ਪੂਰਵਕ ਸ਼ਰਧਾਂਜਲੀ

ਮੇਰੇ ਪਿਆਰੇ ਦੇਸ਼ ਵਾਸੀਓ ਤੁਹਾਨੂੰ ਸਭ ਨੂੰ ਯਾਦ ਹੋਵੇਗਾ ਕਿ ਅਸੀਂ 2017 ਵਿੱਚ ਫਿਫਾ ਅੰਡਰ 17 ਵਰਲਡ ਕੱਪ ਦਾ ਸਫਲ ਆਯੋਜਨ ਕੀਤਾ ਸੀ ਪੂਰੇ ਸੰਸਾਰ ਨੇ ਬੇਹੱਦ ਸਫਲ ਟੂਰਨਾਮੈਂਟ ਦੇ ਤੌਰ ਤੇ ਉਸ ਦੀ ਸ਼ਲਾਘਾ ਵੀ ਕੀਤੀ ਸੀ ਫਿਫਾ ਅੰਡਰ 17 ਵਰਲਡ ਕੱਪ ਵਿੱਚ ਦਰਸ਼ਕਾਂ ਦੀ ਗਿਣਤੀ ਦੇ ਮਾਮਲੇ ਵਿੱਚ ਇੱਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਸੀ ਦੇਸ਼ ਦੇ ਵੱਖਵੱਖ ਸਟੇਡੀਅਮਾਂ ਵਿੱਚ 12 ਲੱਖ ਤੋਂ ਜ਼ਿਆਦਾ ਲੋਕਾਂ ਨੇ ਫੁੱਟਬਾਲ ਮੈਚਾਂ ਦਾ ਅਨੰਦ ਲਿਆ ਅਤੇ ਨੌਜਵਾਨ ਖਿਡਾਰੀਆਂ ਦਾ ਹੌਸਲਾ ਵਧਾਇਆ ਇਸ ਸਾਲ ਭਾਰਤ ਨੂੰ ਭੁਵਨੇਸ਼ਵਰ ਵਿੱਚ ਪੁਰਸ਼ ਹਾਕੀ ਵਰਲਡ ਕੱਪ 2018 ਦੇ ਪ੍ਰਬੰਧ ਦਾ ਸੁਭਾਗ ਮਿਲਿਆ ਹੈ ਹੌਕੀ ਵਰਲਡ ਕੱਪ 28 ਨਵੰਬਰ ਤੋਂ ਸ਼ੁਰੂ ਹੋ ਕੇ 16 ਦਸੰਬਰ ਤੱਕ ਚੱਲੇਗਾ ਹਰ ਭਾਰਤੀ ਚਾਹੇ ਉਹ ਕੋਈ ਵੀ ਖੇਡ ਖੇਡਦਾ ਹੋਵੇ ਜਾਂ ਕਿਸੇ ਵੀ ਖੇਡ ਵਿੱਚ ਉਸ ਦੀ ਰੁਚੀ ਹੋਵੇ ਹਾਕੀ ਦੇ ਪ੍ਰਤੀ ਇੱਕ ਲਗਾਓ ਉਹਦੇ ਮਨ ਵਿੱਚ ਜ਼ਰੂਰ ਹੁੰਦਾ ਹੈ

ਮੇਰੇ ਪਿਆਰੇ ਭੈਣਭਰਾਵੋ ਇਹ ਸੱਚ ਹੈ ਕਿ ਆਦਿਵਾਸੀ ਸਮੁਦਾਇ ਬਹੁਤ ਸ਼ਾਂਤੀਪੂਰਣ ਅਤੇ ਆਪਸ ਵਿੱਚ ਮੇਲਮਿਲਾਪ ਨਾਲ ਰਹਿਣ ਵਿੱਚ ਵਿਸ਼ਵਾਸ ਰੱਖਦਾ ਹੈ ਪਰ ਜਦੋਂ ਕੋਈ ਉਨ੍ਹਾਂ ਦੇ ਕੁਦਰਤੀ ਸਰੋਤਾਂ ਦਾ ਨੁਕਸਾਨ ਕਰ ਰਿਹਾ ਹੋਵੇ ਤਾਂ ਉਹ ਆਪਣੇ ਅਧਿਕਾਰਾਂ ਲਈ ਲੜਨ ਤੋਂ ਵੀ ਪਿੱਛੇ ਨਹੀਂ ਹਟਦੇ ਇਹ ਹੈਰਾਨੀ ਦੀ ਗੱਲ ਨਹੀਂ ਹੈ ਕਿ ਸਾਡੇ ਸਭ ਤੋਂ ਪਹਿਲਾਂ ਆਜ਼ਾਦ ਸੈਨਾਨੀਆਂ ਵਿੱਚ ਆਦਿਵਾਸੀ ਸਮੁਦਾਇ ਦੇ ਲੋਕ ਹੀ ਸਨ ਭਗਵਾਨ ਬਿਰਸਾ ਮੁੰਡਾ ਨੂੰ ਕੌਣ ਭੁੱਲ ਸਕਦਾ ਹੈ ਜਿਨ੍ਹਾਂ ਨੇ ਆਪਣੀ ਜੰਗਲੀ ਭੂਮੀ ਦੀ ਰੱਖਿਆ ਲਈ ਬਿ੍ਰਟਿਸ਼ ਸ਼ਾਸਨ ਦੇ ਵਿਰੁੱਧ ਸਖ਼ਤ ਸੰਘਰਸ਼ ਕੀਤਾ ਮੈਂ ਜੋ ਵੀ ਇਹ ਗੱਲਾਂ ਕਹੀਆਂ ਹਨ ਉਨ੍ਹਾਂ ਦੀ ਸੂਚੀ ਕਾਫੀ ਲੰਬੀ ਹੈ ਆਦਿਵਾਸੀ ਸਮੁਦਾਇ ਦੇ ਅਜਿਹੇ ਬਹੁਤ ਸਾਰੇ ਉਦਾਹਰਣ ਹਨ ਜੋ ਸਾਨੂੰ ਸਿਖਾਉਦੇ ਹਨ ਕਿ ਕੁਦਰਤ ਨਾਲ ਤਾਲਮੇਲ ਬਣਾਕੇ ਕਿਵੇਂ ਰਿਹਾ ਜਾ ਸਕਦਾ ਹੈ ਅਤੇ ਅੱਜ ਸਾਡੇ ਕੋਲ ਜੋ ਜੰਗਲਾਂ ਦੀ ਸੰਪਦਾ ਬਚੀ ਹੈ ਇਸ ਦੇ ਲਈ ਦੇਸ਼ ਸਾਡੇ ਆਦਿਵਾਸੀਆਂ ਦਾ ਕਰਜ਼ਦਾਰ ਹੈ ਆਓ ਅਸੀਂ ਉਨ੍ਹਾਂ ਪ੍ਰਤੀ ਆਦਰ ਭਾਵ ਪ੍ਰਗਟ ਕਰੀਏ

ਮੇਰੇ ਪਿਆਰੇ ਦੇਸ਼ ਵਾਸੀਓ ਸਾਡੇ ਗ੍ਰੰਥਾਂ ਵਿੱਚ ਕਿਹਾ ਗਿਆ ਹੈ
ਸ਼ਾਂਤੀ ਅੰਤਰਿਕਸ਼ੰ ਸ਼ਾਂਤੀ
ॐ द्यौ शान्तिः अन्तरिक्षं शान्तिः
ਪ੍ਰਿਥਵੀ ਸ਼ਾਂਤੀ ਆਪ ਸ਼ਾਂਤੀ ਔਸ਼ਧਯ ਸ਼ਾਂਤੀ
पृथिवी शान्तिः आपः शान्तिः ओषधयः शान्तिः
ਵਨਸ੍ਪਤਯ ਸ਼ਾਂਤੀ ਵਿਸ਼ਵਦੇਵਾ ਸ਼ਾਂਤੀ ਬ੍ਰਹਮ ਸ਼ਾਂਤੀ
वनस्पतयः शान्तिः विश्वेदेवाः शान्तिः ब्रह्म शान्तिः
ਸਰਵ ਸ਼ਾਂਤੀ ਸ਼ਾਂਤੀਰੇਵ ਸ਼ਾਂਤੀ ਸਾਮਾ ਸ਼ਾਂਤੀਰੇਧਿ
सर्वं शान्तिःशान्तिरेव शान्तिः सामा शान्तिरेधि
ਓਮ ਸ਼ਾਂਤੀ ਸ਼ਾਂਤੀ ਸ਼ਾਂਤੀ॥
ਇਸ ਦਾ ਮਤਲਬ ਹੈ ਹੇ ਪ੍ਰਮਾਤਮਾ ਤਿੰਨਾਂ ਲੋਕਾਂ ਵਿੱਚ ਹਰ ਪਾਸੇ ਸ਼ਾਂਤੀ ਦਾ ਵਾਸ ਹੋਵੇ ਪਾਣੀ ਵਿੱਚ ਧਰਤੀ ਵਿੱਚ ਆਕਾਸ਼ ਵਿੱਚ ਅੰਤਰਿਕਸ਼ ਵਿੱਚ ਅੱਗ ਵਿੱਚ ਪੌਣ ਵਿੱਚ ਔਸ਼ਧੀ ਵਿੱਚ ਬਨਸਪਤੀ ਵਿੱਚ ਬਗੀਚਿਆਂ ਵਿੱਚ ਅਵਚੇਤਨ ਵਿੱਚ ਸੰਪੂਰਨ ਬ੍ਰਹਿਮੰਡ ਵਿੱਚ ਸ਼ਾਂਤੀ ਸਥਾਪਿਤ ਹੋਵੇ ਜੀਵਾਂ ਵਿੱਚ ਹਿਰਦੇ ਵਿੱਚ ਮੇਰੇ ਵਿੱਚ ਤੇਰੇ ਵਿੱਚ ਜਗਤ ਦੇ ਕਣਕਣ ਵਿੱਚ ਹਰ ਜਗਾ ਸ਼ਾਂਤੀ ਸਥਾਪਿਤ ਕਰੋ ਓਮ ਸ਼ਾਂਤੀ ਸ਼ਾਂਤੀ ਸ਼ਾਂਤੀ॥

ਮੇਰੇ ਪਿਆਰੇ ਦੇਸ਼ ਵਾਸੀਓ ਅਕਤੂਬਰ ਸਮਾਪਤੀ ਤੇ ਹੈ ਮੌਸਮ ਵਿੱਚ ਵੀ ਬਹੁਤ ਤਬਦੀਲੀ ਅਨੁਭਵ ਹੋ ਰਹੀ ਹੈ ਹੁਣ ਠੰਢ ਦੇ ਦਿਨ ਸ਼ੁਰੂ ਹੋ ਚੁੱਕੇ ਹਨ ਅਤੇ ਮੌਸਮ ਬਦਲਣ ਦੇ ਨਾਲਨਾਲ ਤਿਓਹਾਰਾਂ ਦਾ ਮੌਸਮ ਵੀ ਆ ਗਿਆ ਹੈ ਧਨਤੇਰਸ ਦੀਵਾਲੀ ਭਾਈ ਦੂਜ ਛੇਵੀਂ ਤਿੱਥ ਅਤੇ ਇੱਕ ਤਰ੍ਹਾਂ ਨਾਲ ਕਿਹਾ ਜਾਵੇ ਕਿ ਨਵੰਬਰ ਦਾ ਮਹੀਨਾ ਤਿਓਹਾਰਾਂ ਦਾ ਹੀ ਮਹੀਨਾ ਹੈ ਆਪ ਸਭ ਦੇਸ਼ ਵਾਸੀਆਂ ਨੂੰ ਇਨਾਂ ਸਾਰੇ ਤਿਓਹਾਰਾਂ ਦੀਆਂ ਅਨੇਕਾਂ ਸ਼ੁਭਕਾਮਨਾਵਾਂ
ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਇਨਾਂ ਤਿਓਹਾਰਾਂ ਵਿੱਚ ਆਪਣਾ ਧਿਆਨ ਰੱਖੋ ਆਪਣੀ ਸਿਹਤ ਦਾ ਵੀ ਧਿਆਨ ਰੱਖੋ ਅਤੇ ਸਮਾਜ ਦੇ ਹਿਤਾਂ ਦਾ ਵੀ ਧਿਆਨ ਰੱਖੋ ਮੈਨੂੰ ਵਿਸ਼ਵਾਸ ਹੈ ਕਿ ਇਹ ਤਿਓਹਾਰ ਨਵੇਂ ਸੰਕਲਪ ਦੇ ਮੌਕੇ ਹਨ ਇਹ ਤਿਓਹਾਰ ਨਵੇਂ ਇਰਾਦਿਆਂ ਦੇ ਮੌਕੇ ਹਨ ਇਹ ਤਿਓਹਾਰ ਇੱਕ ਮਿਸ਼ਨ ਮੋਦੀ ਵਿੱਚ ਅੱਗੇ ਜਾਣ ਦਾ ਦ੍ਰਿੜ੍ਹ ਸੰਕਲਪ ਲੈਣ ਦਾ ਤੁਹਾਡੇ ਜੀਵਨ ਵਿੱਚ ਮੌਕਾ ਬਣ ਜਾਵੇ ਤੁਹਾਡੀ ਤਰੱਕੀ ਦੇਸ਼ ਦੀ ਤਰੱਕੀ ਦਾ ਇੱਕ ਅਹਿਮ ਹਿੱਸਾ ਹੈ ਤੁਹਾਡੀ ਜਿੰਨੀ ਜ਼ਿਆਦਾ ਤਰੱਕੀ ਹੋਵੇਗੀ ਓਨੀ ਹੀ ਦੇਸ਼ ਦੀ ਤਰੱਕੀ ਹੋਵੇਗੀ ਮੇਰੀਆਂ ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ
ਬਹੁਤਬਹੁਤ ਧੰਨਵਾਦ